ਜਿੰਨਾ ਆਪਣਾ ਕੰਮ ਕਰਨਗੇ ਦਿਨ ਵਿੱਚ ਉਹਦੇ ਨਾਲ ਉਹਦੇ ਤੋਂ ਇਲਾਵਾ ਫਿਰ ਉਹਨਾ ਨੂੰ ਵੈਸੇ ਉੱਥੇ ਬੈਠਣ ਦਾ ਵੀ ਮਿਲਦੇ ਨੇ ਪੈਸੇ

ਜ਼ਿਆਦਾਤਰ ਫੁੱਲਕਾਰੀ ਉਹੀ ਬੁੱਟੀਆ job work ਮਤਲਬ ਕੇ ਪੱਕੀ salary ਤੇ ਨੀਂ ਹੈਗਾ per piece rate ਤੇ ਹੀ ਆ ਅੱਛਾ ਵੀ ਜਿੰਨਾ ਛੋਟਾ with product ਦੇ ਹਿਸਾਬ ਨਾਲ ਆ ਵੀ ਜੇ ਛੋਟਾ product ਆ ਤਾਂ ਉਹਦੇ ਘੱਟ ਪੈਸੇ ਜੇ ਵੱਡਾ product ਆ ਤਾਂ ਉਹਦੇ ਜ਼ਿਆਦਾ ਪੈਸੇ

ਉਹਦੇ ਜ਼ਿਆਦਾ ਪੈਸੇ ਉਸ ਹਿਸਾਬ ਨਾਲ ਫੁੱਲਾਂ ਦੇ ਹਿਸਾਬ ਨਾਲ ਤੇ exhibition ਲਗਾਨ ਗਏ ਸੀ ਅਸੀਂ ਹਮ ਫਿਰ ਇੱਕ ਚੰਡੀਗੜ੍ਹ exhibition ਲੱਗੀ ਸੀਗੀ ਸਾਡੀ ਤਾਜ hotel ਚ

ਹਾਂ ਉੱਥੇ ਵੀ ਅਸੀਂ ਮਤਲਬ ਕੀ ਉੱਥੇ ਵੀ ਆਪਣਾ ਸਮਾਨ product ਅਸੀਂ ਤਾਂ product ਦੇ ਤੇ ਨਾ ਨਾ ਏ ਇਲਾਵਾ ਅਸੀਂ ਉੱਥੇ ਜ਼ਿਆਦਾ ਜ਼ਿਆਦਾਤਰ ਅਸੀਂ ਇਹੀ ਦੇਖਿਆ ਕੀ ਅਸੀਂ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਂਦੀਆਂ ਨੇ ਉੱਥੇ

ਅੱਛਾ ਹੋਰ ਕਿਹੜੀ exhibition ਚ ਮਤਲਬ ਉੱਥੇ ਹੋਰ ਕਿਹੜੀ ਕਿਹੜੀ exhibition ਲੱਗੀ ਵੀ ਹੁੰਦੀ ਆ ਵੀ ਜਿਵੇਂ ਆਪਾਂ exhibition ਕੀਤੇ ਵੀ ਲਾਉਂਣ ਜਾਂਦੇ ਆ ਹੋਰ ਬਹੁਤ ਸਾਰੀਆਂ exhibition ਲੱਗੀਆਂ ਵੀ ਹੁਣੀਆਂ ਹੋਰ ਕਿਹੜੀ ਕਿਹੜੀ exhibition ਦੇਖੀ ਤੁਸੀਂ ਹੋਰ ਬੱਸ ਉੱਥੇ ਨਾ ਆਪਣਾ ਆਪਣਾ ਸਮਾਨ ਲੈ ਕੇ ਆਉਂਦੇ ਨੇ ਜਿੱਦਾਂ ਕੀ ਕਿਸੇ ਦਾ ਕਿਸੇ ਨੇ ਆਪਣੇ ਘਰ ਦੀਆਂ ਤਿਆਰ ਕੀਤੀਆਂ ਜੁੱਤੀਆਂ

ਦੀ ਉਹ ਹੁੰਦੀ ਏ ਕਿਸੇ ਕੋਲ bag ਹੁੰਦੇ ਨੇ ਕਿਸੇ ਕੋਲ ਸੂਟ ਸੂਟ ਹੁੰਦੇ ਨੇ ਉਹਨਾ ਕੋਲ ਵੀ ਫੁੱਲਕਾਰੀ ਦਾ ਕੰਮ ਹੀ ਹੁੰਦਾ ਸੂਟਾਂ ਤੇ ਫੁੱਲਕਾਰੀ ਦਾ ਕੰਮ ਉਹ ਵੀ ਆਪਣਾ ਮਤਲਬ ਕੇ hand work

ਤੇ ਆਪਣਾ ਅਪ ਜਾ ਕੇ ਉੱਥੇ sale ਕਰਦੇ ਨੇ ਫਿਰ ਜ਼ਿਆਦਾਤਰ ਬਾਹਰ ਦਾ ਸਮਾਨ ਲੋਕੀ ਇਹ ਬਾਹਰ ਤੋਂ ਜਿੱਦਾਂ ਕੋਈ ਚੀਜ਼ ਖਰੀਦ ਕੇ ਲੈਕੇ ਆਉਂਦੇ ਨੇ ਤਾਂ ਉਹ ਲਗਾਉਂਦੇ ਨੇ ਉੱਥੇ ਮਤਲਬ ਇੱਦਾਂ ਦੇ ਸਮਾਨ ਜਿਆਦਾਤਰ ਤਾਂ ਫੁੱਲਕਾਰੀ ਦਾ ਹੀ ਹੁੰਦਾ ਸੀਗਾ

ਤੇ ਜਾਂ ਜੁੱਤੀਆਂ ਵਗੈਰਾ ਹੁੰਦੀਆਂ ਸੀਗੀਆਂ ਬਹੁਤੀਆਂ ਤਾਂ exhibition ਚ

ਹਾਂ ਆਚਾਰ ਵਗੈਰਾ ਵੀ ਜੋ ਘਰਦਾ ਚਾਰ ਤਿਆਰ ਕਰਦੇ ਨੇ ਜਿੱਦਾਂ ਵੀ ਆਪਣਾ

ਹਾਂ ਆਪਣਾ ਇਹ ਘਰ ਤੋਂ ਬਣਾ ਕੇ ਜਿੱਦਾਂ ਕੁਰਕੁਰੇ lays ਵਗੈਰਾ ਵੀ ਘਰ ਘਰ ਬਣਾ ਕੇ ਉਹ ਵੀ ਉੱਥੇ ਲੋਕ ਮਤਲਬ ਕੇ ਜ਼ਿਆਦਾਤਰ ਦ ਲੋਕ ਸਮਝਦੇ ਨੇ ਕੀ ਉਹ ਉੱਥੇ sale ਕਰਦੇ ਨੇ ਅੱਛਾ ਫਿਰ ਹੋਰ exhibit ਹੋਰ ਕਿਤੇ ਵੀ ਦੂਰ ਦੂਰ ਵੀ ਤੁਹਾਡੀਆਂ exhibitions ਲੱਗਦੀਆਂ ਨੇ ਹਾਂ ਸਾਡੇ ਦਿੱਲੀ ਵੀ ਲੱਗ ਜਾਂਦੀਆਂ ਨੇ ਪਟਿਆਲੇ ਤੇ ਹੁਣ ਹੁਣ ਸੰਗਰੂਰ ਗਏ ਸੀ ਇੱਕ ਦਿਨ ਸੰਗਰੂਰ ਵੀ ਲੱਗੀ ਲੱਗਦੀ ਲੱਗੀ ਸੀਗੀ

ਜਦ ਸੰਗਰੂਰ ਸੰਗਰੂਰ ਤੋਂ ਜ਼ਿਆਦਾ ਸੰਗਰੂਰ ਲੱਗੀ ਸੀਗੀ ਤੇ ਉਸ ਤੋਂ ਇਲਾਵਾ ਫਿਰ ਸਾਡੀ ਲੱਗੀ ਸੀਗੀ ਇੱਕ ਇਹ ਆਪਣਾ ਇਹ hospital ਪਟਿਆਲੇ hospital ਚ

ਜਿਥੇ skin ਦਾ skin ਦੇ doctor ਸੀਗੇ

ਕੋਲ ਵੀ ਅਗਲੇ ਪੁੱਛਦਾ ਵੀ ਏ ਵੀ ਇਹ ਸਮਾਨ ਤੁਸੀਂ ਕਿਵੇਂ ਬਣਾਇਆ ਕਿਵੇਂ ਤਿਆਰ ਕੀਤਾ ਤੇ ਕਈਆਂ ਨੂੰ ਤਾਂ ਇੰਨਾ ਸੋਹਣਾ ਲੱਗਦਾ ਕੀ ਉਹ ਸਿਰਫ ਕਹਿੰਦੇ ਨੇ ਕੀ ਅਸੀਂ ਤੁਹਾਡੇ ਉੱਥੇ ਹੀ ਆਵਾਂਗੇ ਜਿੱਥੇ ਤੁਸੀਂ ਬਣਾ ਰਹੇ ਓ ਅਸੀਂ ਉੱਥਥੋਂ ਹੀ ਲੈਕੇ ਜਾਵਾਗੇ

ਹਾਂ ਸੋਹਣੀ sale ਹੋ ਜਾਂਦੀ ਆ sale ਤੋਂ ਇਲਾਵਾ ਮਤਲਬ ਕੀ ਲੋਕਾਂ ਨੂੰ ਇਹ ਵੀ ਪਤਾ ਲੱਗਦਾ ਵੀ ਹਾਂ ਬੀ ਇਸ ਜਗ੍ਹਾ ਤੇ ਮਤਲਬ ਕੇ ਇੱਦਾਂ ਦਾ ਕੋਈ ਕੰਮ ਕੀਤਾ ਜਾਂਦਾ ਲੜਕੀਆਂ ਦੁਆਰਾ ਤਿਆਰ ਕੀਤੇ product ਨੇ ਲੜਕੀਆਂ ਨੇ ਖੁਦ ਹੱਥ hand work ਕੀਤਾ ਹੁੰਦਾ ਤੇ ਇਸ ਤੋਂ ਇਲਾਵਾ ਬੱਸ ਆਪਣੇ ਇਹ ਵੀ ਕੰਮ ਦੀ ਮਸ਼ੁਹਰੀ ਥੋੜੀ ਹੋ ਜਾਂਦੀ ਏ ਕੀ ਹਾਂ ਬੀ ਇੱਥੇ ਇੰਨੀਆਂ ਲੜਕੀਆਂ ਕੰਮ ਕਰ ਰਹੀਆਂ ਨੇ

ਜਾਂ ਆਪਣੇ ਮਤਲਬ ਕੇ ਆਪਣਾ ਘਰ ਦੇ ਕੋਲ ਘਰ ਚ ਕਿਸੇ ਨੇ exhibition ਲਗਾਣੀ ਹੋਵੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸਾਰੀਆਂ ਨੂੰ ਮਤਲਬ ਕਿ ਉਹਨਾ ਨੇ gift ਵਗੈਰਾ pack ਦੇਣੇ ਹੋਣ ਤਾਂ ਉਹ ਵੀ ਉੱਥੇ ਲਗਵਾ ਲੈਂਦੇ ਨੇ ਆਪਣੇ ਘਰ ਵੀ

ਮਤਲਬ exhibition ਚ ਮਤਲਬ ਜਿਹੜੇ ਆਪਣੇ product ਬਣਦੇ ਹਣਾ ਫਿਰ ਇਹਨਾ ਨੂੰ stich ਵੀ ਕਰਦੇ ਆਂ

ਫਿਰ stitching ਜਿਹੜੀਆਂ ਮਸ਼ੀਨਾਂ ਨੇ ਇਹ ਤੁਹਾਡੇ ਉੱਥੇ trust ਚ ਹੈਗੀਆਂ ਨੇ ਹਾਂਜੀ ਸਾਰੀਆਂ ਮਸ਼ੀਨਾਂ ਸਾਰੇ ਸਾਰਾ ਮਤਲਬ ਕੀ ਇੰਤਜਾਮ ਕੀ ਹੈਗਾ ਹੈ ਕੀ ਜੋ ਅਸੀਂ ਆਪਣਾ ਮਤਲਬ ਜੇ ਕਿਸੇ ਦਾ order ਵਗੈਰਾ ਵੀ ਤਿਆਰ ਕਰਾਨੇ ਹੋਣ ਕਿਸੇ ਨੇ order ਦੇਣਾ ਵੀ ਹੋਵੇ exhibition ਚ ਵੀ ਜੇ ਕਿਸੇ ਨੇ order ਦੇਣਾ ਹੋਵੇ ਤੇ ਉੱਥੋਂ order ਲੈਕੇ ਅਸੀਂ ਖੁਦ ਤਿਆਰ ਕਰਕੇ ਦੇ ਸਕਦੇ ਆਂ order ਤੇ ਜਿਹੜਾ ਇਹ exhibition ਚ ਜਿਵੇਂ ਹੁਣ ਕੰਮ ਜਾਂਦਾ ਇਹ ਤੁਸੀਂ ਬਾਹਰ ਵੀ ਦਿਨੇ ਆ ਮਤਲਬ ਜਿਵੇਂ ਕਿਸੇ ਨੇ ਦੁਪੱਟੇ ਦੇਣੇ ਹੋਣ stitching ਦਾ ਕੰਮ ਕਰਨਾ ਹੋਵੇ

ਬਾਹਰ ਵੀ ਬਾਹਰ ਇਹ ਇਹ ਜਿਆਦਾਤਰ ਤਾਂ ਇਹ ਚੀਜ਼ਾਂ ਤਾਂ ਬਾਹਰ ਹੀ sale ਹੁੰਦੀਆਂ ਨੇ ਤੇ ਫਿਰ ਮਤਲਬ ਕੀ ਜੇ ਅੱਗੋਂ ਕਿਸੇ ਨੇ order ਤੇ ਕਰਾਨਾ ਹੋਵੇ same ਉਹਦੇ ਨਾਲ ਦਾ ਵੀ ਕਰਾਨਾ ਹੋਵੇ ਜਾਂ ਕਿਸੇ ਨੇ ਕੁੱਝ change ਕਰਾਨਾ ਹੋਵੇ ਤਾਂ ਉਹ ਫਿਰ ਉਹ ਉਹ ਵੀ ਆਪਣਾ ਮਤਲਬ ਕੀ ਆ ਕੇ ਕਰਵਾ ਸਕਦੇ ਨੇ

ਹਾਂ ਪਿੰਡਾਂ ਚ ਲੈਕੇ ਜਾਂਦੇ ਨੇ ਸਾਰੇ ਤਕਰੀਬਨ ਨੇੜੇ ਨੇੜੇ ਪੈਂਦੇ ਪਿੰਡ ਦੂਰ ਦੂਰ ਤੋਂ ਵੀ ਪਿੰਡਾਂ ਚ ਵੈਸੇ ਲੈਕੇ ਜਾਂਦੇ ਨੇ ਸਮਾਨ ਇਕੱਠਾ ਲੈ ਜਾਂਦੇ ਨੇ ਤੇ ਫਿਰ ਅੱਗੇ ਪਿੰਡਾਂ ਚ ਜਿੱਦਾਂ ਇੱਕ ਜਣਾ ਆਏ ਤੇ ਆ ਕੇ ਆਹ ਸਾਰੇ ਮਤਲਬ ਤਿੰਨ ਚਾਰ ਜਾਂ ਕੋਈ ਦੱਸ product ਲੈ ਜਾਂਦਾ ਕੇ ਅਸੀਂ ਅੱਗੇ ਕਢਵਾ ਲਾਂਗੇ ਫਿਰ ਉਹ ਅੱਗੇ ਆਪਣੇ ਉਹਦੇ ਨਾਲ ਹੀ ਕਢਵਾ ਕੇ ਤੇ ਫਿਰ ਉਹ ਇਕੱਠੇ ਕਰਕੇ ਉਹ ਵੀ ਲਿਆ ਕੇ ਦੇ ਦਿੰਦੇ ਨੇ ਮਤਲਬ ਕੀ ਕਰਵਾ ਕੇ ਕੰਮ

ਫਿਰ ਹੋਰ ਕੀ ਕਰਦੇ ਹੁੰਦੇ ਓ ਫਿਰ exhibition ਦੇ ਵਿੱਚ

ਆਪਾਂ ਉਹ ਵੀ ਖਰੀਦ ਸਕਦੇ ਆਂ ਤੇ ਆਪਾਂ ਉਹਨਾ ਤੋਂ ਇਲਾਵਾ ਆਪਾਂ ਉਹਨਾ ਤੋਂ ਦੇਖ ਕੇ ਆਪਾਂ ਵੀ ਕੁੱਝ ਇੱਦਾਂ ਦਾ ਨਵੀਂ ਚੀਜ਼ ਤਿਆਰ ਕਰ ਸਕਦੇ ਆਂ

ਅੱਛਾ ਮੈਂ ਇੱਕ exhibition ਚ ਗਈ ਸੀ ਉੱਥੇ ਮਤਲਬ ਮੈਂ ਦੇਖੇ earrings ਪਏ ਸੀਗੇ ਚੰਡੀਗੜ੍ਹ ਗਈ ਸੀ ਮੈਂ

ਤੇ ਫੇਰearrings ਪਏ ਸੀਗੇ ਅਸੀਂ ਉਹਨਾ ਦਾ price ਪੁੱਛਿਆਂ ਕਹਿੰਦੇ ਇਹ ਦਸ ਦਸ ਰੁਪਏ ਦੇ ਨੇ

ਮਤਲਬ ਇੰਨੇ ਸਸਤੇ ਸੀਗੇ ਜਿਵੇਂ ਆਪਾਂ ਕਿਹ ਦਿੰਦੇ ਆ ਨਾ ਵੀ ਆਪਾਂ ਕਿਸੀ ਵੀ ਦੁਕਾਨ ਚ ਖਰੀਦਣ ਜਾਈਏ ਤਾਂ ਬਹੁਤ ਮਹਿੰਗੇ ਸੀਗੇ

ਦੁਕਾਨਾ ਚ ਮਹਿੰਗੇ ਮਿਲਦੇ ਆ ਅਰ ਉੱਥੇ ਇੰਨੇ ਸਸਤੀ ਚੀਜ਼ ਸੀਗੀ ਉੱਥੇ ਸਸਤੀ ਹੋਣ ਦਾ ਕਾਰਣ ਇਹੀ ਹੁੰਦਾ ਕੀ ਅਹ ਉੱਥੇ ਮਤਲਬ ਕੀ ਆਪਾਂ ਨੇ ਉੱਥੋਂ ਖਰੀਦ ਕੇ ਤੇ ਆਪਾਂ ਜਦੋਂ ਆਪਾਂ ਪਾਮਾਗੇ ਜਾਂ ਕੁੱਹ ਵੀ ਉਸ ਚੀਜ਼ ਨੂੰ

ਤੇ ਆਪਾਂ ਨੂੰ ਦਸ ਜਣੇ ਜਿਹੜੇ ਪੁਛਣਗੇ

ਤੇ ਫਿਰ ਜਦੋਂ ਕੋਈ ਆਪਾਂ ਨੂੰ ਪੁੱਛ ਦਾ ਕਿਥੋਂ ਲੈ ਕੇ ਆਏ ਓ ਫਿਰ ਇਸ ਇਹੀ ਚੀਜ਼ ਹੁੰਦੀ ਏ exhibition ਦਾ ਕੇ ਚਲੋ ਆਪਾਂ ਨਾ ਆਪਾਂ ਉਹਨਾ ਨੂੰ ਦੱਸਾਂਗੇ ਕੀ ਅਸੀਂ ਇਸ ਜਗ੍ਹਾ ਤੋਂ ਲੈਕੇ ਆਏ ਆਂ ਤੇ ਉਹਨਾ ਦੇ ਨਾਲ ਕਈ ਜਣੇ ਹੋਰ ਜੁੜ ਜਾਂਦੇ ਨੇ

ਤੇ ਹੋਰ ਕਿੱਥੇ ਕਿੱਥੇ ਗਏ ਸੀਗੇ exhibition ਚ ਅਸੀਂ ਇੱਕ ਦਿੱਲੀ ਵੀ ਹੈਗੀ ਸੀ exhibition ਦਿੱਲੀ ਵੀ ਲਾਕੇ ਆਏ ਸੀ ਇੱਕ aunty

ਉਹਨਾ ਦੇ ਨਾਲ ਜਿਵੇਂ ਮਤਲਬ ਕੇ exhibition ਅਹ ਬੱਸ ਐਵੇਂ ਪਟਿਆਲੇ ਜਦੋਂ ਗਏ ਸੀਗੇ ਪਟਿਆਲੇ ਤਾਂ ਉੱਥੇ ਕਾਫੀ ਦਿਨ ਜਦੋਂ ਤਿੰਨ ਰਾਤਾਂ ਰਹੇ ਵੀ ਸੀਗੇ exhibition ਚ ਤੇ ਉੱਥੇ ਮਤਲਬ ਕੇ ਸਾਡੇ ਨਾਲ ਨਾਲ staff ਦੇ ਹੋਰ ਵੀ ਸੀਗੇ ਤਿੰਨ ਜਣੇ ਸੀਗੇ ਇੱਕ ਸਾਡੇ sir ਹੁੰਦੇ ਸੀਗੇ ਅਸਮਾਨ ਅਲੀ

ਉਹਨਾ ਉਹਨਾ ਨੂੰ ਕਾਫੀ ਮਤਲਬ ਕੀ exhibition ਦਾ ਸਾਬ ਸੀਗਾ ਤੇ ਉਹ ਜ਼ਿਆਦਾਤਰ ਉਹ sir ਨਾਲ ਜਾਂਦੇ ਹੁੰਦੇ ਸੀ ਤੇ ਉਹਨਾਂ ਦੇ ਨਾਲ ਤਾਂ ਸਗੋਂ ਕਾਪੀ ਮਤਲਬ ਕੇ ਵਧੀਆ enjoy ਵੀ ਕਰਦੇ ਸੀਗੇ ਗੱਲਾਂ ਬਾਤਾਂ ਵੀ ਮਾਰਦੇ ਸੀ ਤੇ ਉਹ ਵਧੀਆ exhibition ਦਾ ਵੀ ਆਨੰਦ ਲੈਂਦੇ ਸੀਗੇ

ਹੋਰ ਫਿਰ ਕੀ ਕੀ ਕਰਦੇ ਸੀਗੇ exhibition ਦੇ ਵਿੱਚ exhibition ਚ ਮਤਲਬ ਕੀ ਇੱਦਾਂ ਹੀ ਏ ਬੱਸ ਕੀ ਸਮਾਨ ਆਪਣਾ ਵਧੀਆ product ਬਣਾ ਕੇ ਤਿਆਰ ਕਰਕੇ ਆਪਣਾ ਵੀ sale ਕਰਕੇ ਆਉਨੇ ਆ ਤੇ ਅੱਗੋਂ ਨਵੇਂ order ਲੈਨੇ ਆ ਤੇ ਨਵੀਂਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਨਵਾਂ ਕੰਮ ਕਰਦੇ ਆਂ

ਤੇ ਮਤਲਬ exhibition ਚ ਜ਼ਿਆਦਾਤਰ ਹੱਥ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਹੁੰਦੀਆਂ ਨੇ

ਛਤੀਸਗੜ ਅਮ ਹਾਂਜੀ ਛਤੀਸਗੜ ਵੀ ਗਏ ਸੀਗੇ ਮਤਲਬ ਕੀ ਮੈਂ ਨਹੀਂ ਸੀ ਗਈ ਹੈਗੀ

ਤੇ ਉੱਥੇ ਮਤਲਬ ਕੇ ਉੱਥੇ ਵਧੀਆ ਸੀਗਾ ਮਹੋਲ ਮਤਲਬ ਕੇ exhibition ਉੱਥੇ ਵੀ ਕਾਫੀ ਜ਼ਿਆਦਾ ਇੱਕ ਜਗ੍ਹਾ exhibition ਅਸੀਂ ਚੰਡੀਗੜ ਲਗਾਈ ਸੀਗੀ ਉਹ ਉੱਥੇ ਮਤਲਬ ਕੇ ਸਾਨੂੰ ਅਹ ਜਾਕੇ ਜਿੱਦਾਂ ਸਵੇਰੇ ਜਾ ਕੇ ਸ਼ਾਮ ਨੂੰ ਵੀ ਆਉਣਾ ਨਾ ਸ਼ਾਮ ਦਾ ਰਾਤ ਅਸੀਂ ਉੱਥੇ ਰਹੇ ਸੀਗੇ ਰੁਕੇ ਸੀਗੇ

ਤੇ ਉਹਦੇ ਵਧੀਆ ਮਤਲਬ ਕੀ ਸੂਟ ਵਗੈਰਾ ਮੈ ਵੀ ਉੱਥੋਂ ਦੋ ਤਿੰਨ ਸੂਟ ਖਰੀਦ ਕੇ ਲੈ ਆਈ ਸੀ ਨਾਲ ਵਾਲੇ exhibition ਵਾਲਿਆਂ ਤੋਂ

ਹਾਂ ਹੱਥ ਦੇ hand ਅਹ hand work ਵਾਲੇ ਸੀਗੇ ਤੇ ਵਧੀਆ ਸੂਟ ਅਮ ਬਹੁਤ ਵਧੀਆ ਕੱਪੜਾ ਹੁੰਦਾ ਬਹੁਤ ਵਧੀਆ ਮਤਲਬ ਕੇ ਐਂ pure ਤੇ ਕੰਮ ਕੀਤਾ ਜਾਂਦਾ ਇਹ ਜਿਹੜਾ ਵੀ ਮਤਲਬ ਕੀ ਆਪ ਤਿਆਰ ਕੀਤਾ ਜਾਂਦਾ ਅੱਛਾ ਤੇ ਫਿਰ ਜਦੋਂ ਤੁਸੀਂ exhibition ਚ ਜਾਂਦੇ ਓ ਫਿਰ ਤੁਸੀਂ ਅਪਣਾ ਕਿਰਾਇਆ ਲਾ ਕੇ ਜਾਣੇ ਓ ਵੀ ਜਾਂ ਫਿਰ trust ਵੱਲੋਂ ਤੁਸੀਂ ਜਾਂਦੇ ਆ ਅਸੀਂ ਤਾਂ trust ਵੱਲੋਂ ਹੀ ਜਾਨੇ ਆਂ ਤੇ ਆਪਣਾ ਕਿਰਾਇਆ ਨੀ ਲਗਾ ਕੇ ਜਾਂਦੇ ਕਿਉਂਕਿ ਉਹਨਾ ਦੇ ਉਹਨਾ ਮਤਲਬ ਹੀ ਇਹੀ ਹੁੰਦਾ main ਬੀ ਚਲੋ ਹਣਾ ਆਪਣੇ ਆਪਣਾ product ਵੇਚਣੇ ਆਪਣਾ ਚੋਂ ਕੁੱਝ ਫਿਰ ਇਹਨਾ ਦੇ ਨਾਲ ਕਾਫੀ time ਤੋਂ ਜੁੜੇ ਹੋਏ ਆਂ ਅੱਠ ਦਸ ਸਾਲਾਂ ਤੋਂ

ਮਤਲਬ ਦਿਨ ਦੀ ਦਿਨ ਮੁੜ ਆਉਂਦੇ ਹੈ exhibition ਤੋਂ ਹਾਂਜੀ ਜਦੋਂ ਜੇ ਦੂਰ ਦਾ ਹੋਵੇ ਕਈ ਵਰੀ ਦੁਰ ਰਹਿਣਾ ਵੀ ਪੈ ਜਾਂਦਾ ਏ ਤੇ ਨੇੜੇ ਜੇ ਕੀਤੇ ਨੇੜੇ ਨੇੜੇ ਦਾ ਹੋਵੇ ਤਾਂ ਤਕਰੀਬਨ ਦਿਨ ਜਾਂ ਫਿਰ ਸ਼ਾਮ ਨੂੰ ਸ਼ਾਮ ਨੂੰ ਜਾਂ ਰਾਤ ਨੂੰ ਦੱਸ ਗਿਆਰਾਂ ਵਜੇ ਤੱਕ ਮੁੜ ਆਈਦਾ ਅੱਛਾ ਫਿਰ ਘਰੇ ਕੋਈ ਦਿੱਕਤ ਨਹੀਂ ਹੁੰਦੀ ਹੈਗੀ exhibition ਚ ਨਹੀਂ ਘਰੇ ਤੇ ਫਿਰ ਤੇ ਜਦੋਂ ਪਤਾ ਕਿ ਅਸੀਂ ਹੁਣ job ਕਰਦੇ ਆਂ ਤੇ ਫਿਰ ਘਰ ਵਾਲਿਆਂ ਨੂੰ ਵੀ ਪਤਾ ਕੀ ਹਾਂ ਕੀਤੇ ਵੀ ਜਾਣਾ ਪੈ ਸਕਦੇ ਏ ਥੋੜੀ ਥੋੜੀ ਹੁੰਦੀ ਵੀ ਏ ਪਰੇਸ਼ਾਨੀ ਪਰ ਹੁਣ ਫਿਰ ਉਹਨਾ ਨੂੰ ਵੀ ਪਤਾ ਕੀ ਜੇ ਹੁਣ ਬਾਹਰ job ਕਰਨ ਗਏ ਨੇ ਤਾਂ ਉਹਨਾ ਨੂੰ ਕੀਤੇ ਵੀ ਜਾਣਾ ਪੈ ਸਕਦਾ ਮਤਲਬ ਹਰੇ ਤੁਹਾਡੇ staff ਦੇ ਵਿੱਚ ਜਿੰਨੇ ਵੀ ਮੈਂਬਰ ਆਂ ਉਹ ਸਾਰੀਆਂ ਦੀ exhibition ਦੇ ਵਿੱਚ duty ਲੱਗਦੀ ਏ ਹਾਂਜੀ ਸਭ ਦੇ ਤਕਰੀਬਨ ਕਈ ਕਈ ਜਾਣਿਆਂ ਦੀ ਲੱਗ ਜਾਂਦੀ ਏ ਅੱਛਾ

ਹੋਰ ਕੀ ਕਰਦੇ ਹੁਨੇ ਓ ਫਿਰ exhibition ਚ ਹੋਰ ਬੱਸ ਇਹੀ ਸਾਰਾ ਦਿਨ ਬੱਸ ਆਪਣਾ ਸਮਾਨ product ਬਣਾ ਕੇ ਆਪਣੇ product ਨੂੰ ਵੇਚਨੇ ਆਪਣੇ ਮਤਲਬ ਕੇ

ਅੱਛਾ ਤੇ ਹੁਣ ਇਸ ਵਾਰ ਤੁਸੀਂ exhibition ਕਿੱਥੇ ਲਗਾਉਣੀ ਏ ਇਸ ਵਾਰੀ ਦੇਖਦੇ ਆਂ ਹੁਣ ਕਿੱਥੇ ਜਾਣਾ ਮਤਲਬ ਕਿੱਥੇ ਕੀ ਬਹੁਤਾ ਤਾਂ ਚੰੜੀਗਡ ਹੀ ਲੱਗਦੀਆਂ ਨੇ ਅੱਛਾ ਫਿਰ ਇਸ ਵਾਰ ਮੈਨੂੰ ਲੈ ਕੇ ਜਾਇਓ ਠੀਕ ਹੈ ਕੋਈ ਨਾਂ ਜਰੂਰ ਮੋਕਾ ਦਵਾਂਗੇ

ਜ਼ਿਆਦਾਤਰ product ਬਣਾਉਣ ਵਾਲੇ ਸਾਡੇ ਪਏ ਨੇ ਉਹ ਬਣਾਵਾਂਗੇ ਤਿਆਰ ਕਰਾਂਗੇ ਫਿਰ ਅੱਗੇ ਜਾਵਾਂਗੇ

ਅਅ ਹਾਂਜੀ ਤੁੱਸੀ ਕਿਵੇਂ ਹੋ? ਵਧੀਆ sir. ਤੁਸੀਂ ਦੱਸੋ? ਮੈਂ ਵੀ ਵਧੀਆ ਸੀ.

ਮੈਂ ਵਧੀਆ ਸੀਗਾ ਤੇ. ਫਿਲਹਾਲ vacation ਦਾ ਸੋਚ ਰਿਹਾ ਸੀ ਕਿੱਥੇ ਜਾਣ ਵਾਸਤੇ . ok. ਵੈਸੇ ਕੁੱਲੂ, ਮਨਾਲੀ I think best ਹੈ. ਅੱਛਾ ਜੀ.

ਕੁੱਲੂ, ਮਨਾਲੀ ਅਅ ਵਧੀਆ ਜਗ੍ਹਾ ਹੈ, ਘੁੰਮਣ ਲਈ ਵੀ ਤੇ ਆਪਣੀ vacation spend ਕਰਨ ਲਈ. sports ਲਈ ਵੀ ਕਾਫੀ ਵਧੀਆ ਹੈ adventure sport ਲਈ. ਤੁਹਾਨੂੰ ਵਧੀਆ ਲਗਦੇ ਦੇ adventure sports. ਹਾਂਜੀ ਹਾਂ. ਉੱਥੇ ਮੈਂ ਸੁਣਿਆ ਹੈ ਅਅ paragliding ਹੁੰਦੀ ਹੈ ਬਹੁਤ ਵਧੀਆ. ਹਾਂਜੀ paragliding river rafting.

ਅੱਛਾ ਜੀ . ਹਾਂਜੀ ਕੁੱਲੂ, ਮਨਾਲੀ ਗਈ ਸੀ ਮੈ river rafting try ਕੀਤੀ ਸੀ. ਤੇ ਓਹ ਵਧੀਆ ਲੱਗਿਆ ਸੀ. ਵੈਸੇ bungee jumping ਵੀ ਹੁੰਦੀ ਹੈ ਓੱਥੇ ਬਹੁਤ ਲੋਕਾਂ ਨੂੰ ਦੇਖਿਆ ਸੀ. ਉਹ try ਕਰਦੇ ਨੂੰ.

ਜਿਹੜੀ ਵੀ ਤੁਹਾਨੂੰ ਅੱਛੀ ਲਗੀ I think ਉਨ੍ਹਾਂ ਦੀ maximum cost six fifty ਤੋਂ ਹੀ start ਹੁੰਦੀ ਹੈ. ਸਾਰੀ sports ਦੀ ਓਹ.

ਠੀਕ ਹੈ. ਮਤਲਬ paragliding ਅਪਨੀ six fifty ਤੋਂ starting ਹੈ? six fifty ਹਾਂਜੀ. maximum ਇੰਨੇ ਕ ਦਾ ਹੀ price ਹੋਏਗਾ ਉਨ੍ਹਾਂ ਦਾ. ok. ਵੈਸੇ paragliding gliding ਬਾਰੇ ਮੈਂ ਕਾਫੀ ਸੁਣਿਆ ਹੈ ਇਹ. ਅਅ ਉੰਨੀਸੌ ਅੱਸੀ 'ਚ ਸ਼ੁਰੂ ਕੀਤੀ ਸੀ paragliding ok. ਇੰਨੀ knowledge ਤਾਂ ਨਹੀਂ ਹੈ ਮੈਂਨੂੰ.

ok. ਵੈਸੇ dangerous ਵੀ ਬਹੁਤ ਨੇ ਇਹ sports. ਹਾਂਜੀ ਹਾਂ. ਉਹ ਥੋੜ੍ਹਾ ਫਿਰ ਜੇ adventurous ਹੈ ਤਾਂ ਥੋੜਾ risk ਤਾਂ ਹੋਏਗਾ ਹੀ. ਹਾਂਜੀ. ਵੈਸੇ ਇਨ੍ਹਾਂ ਦੇ packages ਵੀ ਮਿਲਦੇ ਨੇ.